ਪੰਜ ਛੇ ਇੰਚ ਦੀ ਜਿਆਦਾ ਹਨਾ ਪੰਜ ਛੇ ਛੇ ਸਾਡੇ ਛੇ ਇੰਚ ਦੀ ਮੁਹਰੀ ਰੱਖਦੇ ਹਾਂ ਹਨਾ ਆਪਾਂ ਉਹਨਾਂ ਦੀ

ਠੀਕ ਹੈ ਠੀਕ ਹੈ ਤੇ back ਤਾਂ ਉਹਦੀ ਓਵੇਂ ਹੋ ਉੱਚੀ ਰੱਖਣੀ ਹੈ ਹਨਾ ਉਹਦੀ ਅੱਲਗ ਤੋਂ ਜਿਹੜੀ ਮਤਲਬ back ਹੋਊਗੀ ਉਹਦੀ ਪੱਟੀ ਵੀ ਉਹਦੀ ਵੀ ਪੱਟੀ ਅਲੱਗ ਤੋ ਲਗੁਗੀ ਜਿਵੇਂ belt ਦੀ ਪੱਟੀ ਲਗੇਗੀ ਹਾਂਜੀ ਦੀਦੀ ਉਹ ਕਈ ਵਾਰ ਅਲੱਗ ਤੋਂ ਵੀ ਜਿਵੇਂ ਕਈ ਜਣਾ lining suit ਦੀ fabric ਦੇ according ਜਿਵੇਂ ਹੁੰਦਾ ਕਈ ਜਣਾ ਕੋਈ ਵਿੱਚ ਵੀ ਘੱਟ ਲੇੰਦਾ ਕਈ ਕਹਿ ਦਿੰਦੇ ਨੇ ਵੀ ਬਲ ਆ ਜਾਂਦਾ ਜੀ ਇਹਦੇ ਨਾਲੋ extra ਹੀ ਘੱਟ ਕੇ ਲਾ ਦੋ

ਉਹ ਆਪਣੇ ਤੇ depend ਹੈ ਕਈ ਮੈਂ ਹੁਣ ਮੈਂ ਹਾਂ extra ਹੀ ਘੱਟ ਕੇ ਲਗਾਉਂਦੀ ਹਾਂ ਕਿਉਂਕਿ ਮੇਰੇ ਤੋਂ ਤਾ ਬਲ ਆ ਜਾਂਦਾ ਉਹਦੀ finishing ਹੀ ਨਹੀਂ ਆਉਂਦੀ

ਇਹੀ ਉਹ ਰਹਿੰਦਾ ਕਿਉਂਕਿ ਇਹਦੀ ਜਿਆਦਾਤਰ complaint ਇਹੀ ਆਉਂਦੀ ਹੈ ਕਿ ਸਾਡਾ palazzo ਜੀ ਚੱਕਿਆ ਜਾਂਦਾ

ਰੱਖਾ ਲੇਂਦੇ ਹਾਂ ਜਿਆਦਾ ਛੋਟੀ ਤਾਂ ਕਹਿ ਦਿੰਦੇ ਆ ਬਾਅਦ ਚੋ ਸਾਡਾ

ਹਮ ਹਮ ਉਹ ਮੁਹਰੀ ਤੰਗ

ਪਤਾ ਨਹੀਂ ਦੀਦੀ

ਇੱਕ ਦੋ customer ਦਾ ਆਇਆ ਵੀ ਹੈ ਉਹ ਕਹਿੰਦੇ ਨੇ ਸਾਡਾ palazzo side ਤੋਂ ਅੰਦਰਲੀ side ਦੀ ਸੀਨ ਤੋਂ ਚੱਕਿਆ ਜਾਂਦਾ ਹੈ

ਮਤਲਬ ਮੁਹਰੀ tight ਹੋਣ ਕਰਕੇ ਚੱਕ ਹੋ ਜਾਂਦਾ ਉਹ ਨਹੀਂ ਕਈਆਂ ਦਾ ਤਾਂ ਜਦ ਆਪਾਂ back ਊਂਚੀ ਨਹੀਂ ਕੱਟਦੇ ਜਾ ਫੇਰ ਆਪਾਂ back ਜਿਹੜੀ ਜਿਆਦਾ ਨਹੀਂ ਲੈਂਦੇ ਦੋ ਇੰਚ ਆਸਨ ਕੋਲ ਤੋਂ ਉਹ ਮੈਨੂੰ ਉਹਦੇ ਕਾਰਨ ਕਰਕੇ ਲੱਗਦਾ ਵੀ ਉਹਨੂੰ ਖਿਚਣਾ ਪੈਂਦਾ ਵੀ ਉਹ ਨਾ ਜਿਆਦਾ fitting ਵਾਲਾ ਬਣਾ ਲੇਂਦੇ ਹੈ ਉਹਦੇ ਕਰਨ ਕਰਕੇ ਉਹਨੂੰ ਖਿੱਚ ਨਾ

ਤਾਂ ਕਾਰਨ ਨਾ ਵੀ ਚੱਕਿਆ ਜਾਂਦਾ ਹੋਵੇ ਮੈਨੂੰ ਤਾ ਇਹੀ ਮੈਂ ਤਾਂ ਇਹੀ

ਹੁਣ ਮੈਂ ਐਵੇਂ ਕਰਨ ਲੱਗੀ ਹਾਂ ਤਾਂ ਜਦ ਤੋਂ ਠੀਕ ਅੰਡੇ ਨੇ ਥੋੜੇ ਜੇ ਥੋੜੇ ਜੇ ਕਿਆ ਠੀਕ ਹੀ ਆਉਂਦੇ ਹੈ ਨਹੀਂ ਤਾਂ ਫੇਰ ਪਹਿਲਾ ਤਾਂ ਬੜਾ ਇੱਕ ਦੋ ਦੀ complain ਆਈ ਸੀ ਕਿ ਜੀ ਸਾਡਾ palazzo ਤਾਂ ਚੱਕਿਆ ਜਾਂਦਾ

ਮੈਂ ਮਤਲਬ pent palazzo ਦੀ ਜਿਹੜੀ ਆਪਾਂ front cutting ਕਰਦੇ ਹਾਂ ਉਹਦੀ ਜਿਹੜੀ ਮਤਲਬ front ਹੈਗੀ ਹੈ ਉਹ ਤਾਂ ਮਤਲਬ ਮੁਹਰੀ ਦੇ according ਜਾਉਗੀ ਉੱਪਰ ਨੂੰ ਮਤਲਬ ਹਨਾ cutting ਹੋਏਗੀ ਹਨਾ

ਹਾਂਜੀ ਜਿੰਨੀ ਮੁਹਰੀ ਆਪਣੀ ਤਿਆਰ ਹੈ ਹਾਂ back ਆਪਾਂ ਉਹਦੀ ਦੋ ਦੋ ਇੰਚ ਵੱਧ ਰੱਖਾਂਗੇ ਫੇਰ

ਨਾ ਦੀਦੀ ਦੋ ਤੋਂ ਵਧਾਵੇ ਨਾ ਦੋ ਤੋਂ ਚਾਹੇ one four ਘੱਟ ਹੋ ਜਵੇ ਪਰ ਵੱਧ ਨਾ ਹੋਵੇ ਠੀਕ ਹੈ

ਉਹ ਨਾ ਹੋ ਜਾਵੇ ਫੇਰ ਅੱਗਲਾ ਜਿਆਦਾ fitting pent palazzo ਬਣਾਉਂਦੇ ਹੀ ਉਹ ਲੋਕ ਹੈ ਜਿੰਨਾ ਨੇ ਜਿਆਦਾ fitting ਆਲੇ ਕੱਪੜੇ ਪਾਉਣੇ ਹੈ

ਸਾਡੇ ਉਹ ਹੈ ਹਾਂ ਤਾਂ ਕਰਕੇ ਨਾ ਇਹ fitting ਆਲਾ ਹੀ ਚਾਹਿਦਾ

ਐਂ ਤਾਂ ਉਹਦੇ ਚ ਜਿਵੇਂ ਸਲਵਾਰ ਦੀ ਤਰ੍ਹਾਂ ਬਲ ਪਾਂਦੇ ਹਾਂ ਤਾਂ ਉਹ ਵੀ ਪਾ ਦਿੰਦੇ ਹਾਂ ਨਹੀਂ ਜਿਵੇਂ ਡਾਟ ਪਾਉਂਦੇ ਹਾਂ ਤਾਂ ਆਪਾਂ suit ਚ ਡਾਟ ਪਾਉਂਦੇ ਹਾਂ ਡਾਟ ਦੀ ਤਰ੍ਹਾਂ ਵੀ ਪਾ ਦਿੰਦੇ ਹਾਂ

ਹਮ ਹਮ ਤੇ ਕਮਲ hello

ਕਮਲ ਤੂੰ ਮੈਨੂੰ ਹਾਂ ਹਾਂ ਮੈਂ ਕਿਹਾ ਮੈਨੂੰ ਇਸ ਤਰ੍ਹਾਂ ਦੱਸ ਜਿਹੜਾ ਮਤਲਬ umbrella palazzo ਦੇ ਥੱਲੇ ਇੱਕ ਤਾਂ ਜੋੜ ਉਹਦੇ ਥੱਲੇ ਆਂਦਾ

ਵੈਸੇ ਤਾਂ ਜਿਵੇਂ ਆਪਾਂ cutting ਉਹਦੀ ਕਿਸ ਤਰ੍ਹਾਂ ਸਹੀ ਰਹੂਗੀ ਵੀ ਜਿਹੜਾ ਉਹਦੇ ਥੱਲੇ ਜੋੜ ਆਉਂਦਾ ਜੇ ਆਪਾਂ ਥੱਲੇ ਜੋੜ ਨਾ ਲਿਆਣਾ ਹੋਵੇ ਹਨਾ ਵੀ ਉੱਪਰ

ਮੈਂ ਤਾ ਇੱਕ ਅਧੇ palazzo ਚ ਹੀ ਥੱਲੇ ਜੋੜ ਪਾਇਆ ਨਿੱਚੇ bottom ਕੋਲ ਪਰ

ਮੇਆਨੀ ਤਿਰਛੀ shape ਚ ਕੱਟੀ ਜਾਂਦੀ ਹੈ ਨਾ ਉਹਦੇ ਚ ਬਸ ਉਲਟਾ ਮੇਆਨੀ ਪੈਂਦੀ ਹੈ ਕਿ ਤਿਰਛੀ shape ਨਿੱਚੇ ਰੱਖੀ ਜਾਂਦੀ ਹੈ ਚੋੜੇ ਆਲੀ ਉੱਪਰ

set ਆ ਜਾਂਦਾ ਸਲਵਾਰ ਦੀ ਤਰ੍ਹਾਂ ਓਵੇਂ belt ਕੱਡ ਕੇ ਪੰਜ ਇੰਚ ਦੀ ਉਹ ਤੋਂ ਬਾਅਦ ਚ ਆਸਨ ਲੇਲੋ ਜਿੰਨਾ ਆਸਨ ਆਪਾਂ ਨੂੰ ਤਿਆਰ ਚਾਹਿਦਾ ਹੈ

ਸਾਰੇ ਜੋੜ ਉੱਪਰ ਆ ਜਾਂਦੇ ਨੇ ਉਹ show ਨਹੀਂ ਹੁੰਦੇ

hello

ਬਸ ਵਧੀਆ ਤੁਸੀਂ ਦੱਸੋ ਕਿਵੇਂ ਹੋ ਬਸ ਜੀ ਵਧੀਆਂ ਸਬ ਠੀਕ ਠਾਕ ਹੈ ਜੀ ਹੋਰ ਘਰੇ ਸਬ ਵਧੀਆਂ ਹਾਂਜੀ ਘਰ ਸਬ ਵਧੀਆਂ ਹੈ ਜੀ ਮੈਂ ਸੋਚਿਆ ਅੱਜ ਤੁਹਾਨੂੰ call ਕਰਕੇ ਥੋੜਾ ਜਾ ਸਲਾਹ ਲੈਣੀ ਸੀ ਨਾਲੇ shopping ਬਾਰੇ shopping ਬਾਰੇ ਥੋੜੀ ਗੱਲਬਾਤ ਕਰਨੀ ਸੀ ਕਿ ਅਸੀਂ ਕਿੱਥੋਂ shopping ਕਰ ਸਕਦੇ ਹਾਂ ਪਟਿਆਲੇ ਤੋਂ ਕਰ ਸਕਦੇ ਹਾਂ ਜਾ ਕਿਸੇ ਹੋਰ ਦੂਸਰੇ ਸ਼ਹਿਰ ਤੋਂ shopping ਕਰ ਸਕਦੇ ਹਾਂ

ਅਹ ਹਾਂਜੀ ਬਾਹਰ ਅਹ ਅਸੀਂ family ਨੇ Canada ਜਾਣਾ ਹੈ ਜੀ ਅੱਛਾ ਠੀਕ ਹੈ ਉੱਥੇ ਵਿਆਹ ਹਾਂਜੀ Canada ਚ ਅਹ ਵਿਆਹ ਵੀ ਹੈਗਾ ਜੀ ਤੇ ਨਾਲ ਘੁਮੰ ਦਾ ਵੀ ਹੋ ਜੇਗਾ

ਹਾਂਜੀ ਵਿਆਹ ਵਾਸਤੇ shopping ਕਰਨੀ ਹੈ ਨਾਲੇ ਬਾਹਰ ਜਾਣਾ ਤੇ ਉਹਦੇ ਵਾਸਤੇ ਵੀ shopping ਕਰਨੀ ਸੀ ਅੱਛਾ ਤੇ ਫੇਰ ਤੁਸੀਂ ਜੇ shopping ਕਰਨੀ ਹੈ ਵਿਆਹ ਵਾਸਤੇ ਤਾਂ ਪਟਿਆਲਾ ਬਹੁਤ ਵਧਿਆ ਜਗ੍ਹਾ ਹੈਗੀ shopping ਦੀ ਪਟਿਆਲਾ ਲੁਧਿਆਣਾ ਤੇ ਅਮਬਾਲੇ ਦੇ ਵਿੱਚ ਹੈ ਅੱਛਾ ਜੀ

ਹਾਂਜੀ ਹਾਂਜੀ ਪਟਿਆਲੇ ਤੋਂ ਕਿ ਕਿ shopping ਅਸੀਂ ਕਰ ਸਕਦੇ ਹਾਂ ਪਟਿਆਲੇ ਤੋਂ ਦੇਖੋ ਕਿੰਨਾ ਕੁੱਛ ਕਿੰਨਾ ਕੁੱਛ famous ਹੈ ਪਟਿਆਲਾ suit ਪਟਿਆਲਾ ਪ੍ਰਾਂਦੀਆਂ ਪਟਿਆਲਾ ਜੁੱਤੀ ਕਿੰਨਾ ਕੁੱਛ ਵਧੀਆ ਹੈਗਾ ਇੱਥੇ ਦਾ ਉਰੇ ਤਾਂ ਬਾਹਰ ਵੀ ਜਾਂਦਾ ਹੈ ਸਮਾਨ ਕੱਪੜੇ ਵਗੇਰਾ ਇਧਰ ਤੁਸੀਂ ਪਟਿਆਲੇ ਤਾ ਤੁਸੀਂ ਆਹ ਵਿਆਹ ਵਾਲੇ heavy suit ਲੈਲੋ ਠੀਕ ਹੈ ਅੱਜਕਲ ਕਈ ਤਰ੍ਹਾਂ ਦੇ ਮਤਲਬ suit ਵਗੇਰਾ ਤੁਹਾਨੂੰ ਪਤਾ varieties ਹੈਗਿਆ ਆਪਣੇ ਅਦਾਲਤ ਬਜ਼ਾਰ ਚ ਕਾਫੀ ਵਧੀਆ ਵਧੀਆ ਦੁਕਾਨਾ ਨੇਗਿਆ ਤੁਸੀਂ ਇੱਥੋਂ ਦੀ shopping ਕਰਲੋ ਤੇ ਜੇ ਸਾੜੀਆਂ ਵਗੇਰਾ ਲੈਣੀਆ ਤਾਂ ਤੁਸੀਂ ਅੰਬਾਲੇ ਚੱਲੇ ਜਾਓ ਅੰਬਾਲੇ ਦੇ ਵਿੱਚ ਵੀ ਬਹੁਤ ਵਧੀਆ ਸਾੜੀ ਸੁੜੀਆ ਦੀ variety ਮਿਲ ਜੁਗੀ ਤੇ ਜੇ ਤੁਸੀਂ ਲਹਿੰਗਾ ਵਗੇਰਾ ਲੈਣਾ ਹੈ ਤਾ ਉਹਦੇ ਲਈ ਲੁਧਿਆਣਾ ਬਹੁਤ ਵਧੀਆ ਰਹੂਗਾ ਅੱਛਾ ਜੀ ਹਾਂਜੀ ਤੇ ਪਟਿਆਲੇ ਦੇ ਵਿੱਚ ਕਿਹੜੇ ਕਿਹੜੇ ਅਹ ਆਪਣਾ showroom ਜਾ ਦੁਕਾਨਾ ਹਨ ਜਿੱਥੋਂ ਵਧਿਆ suit ਮਿਲ ਸਕਦੇ ਨੇ ਦੇਖੋ ਪਟਿਆਲੇ ਦੇ ਵਿੱਚ ਅਦਾਲਤ ਬਜ਼ਾਰ ਮੈਂ ਤੁਹਾਨੂੰ ਦੱਸਿਆ ਹੈਗਾ ਬਰਨਾਲਾ ਹੋਗੀ ਹੋ ਗਿਆ ਤੇ ਅਹ ਅਹ ਹੋਰ ਬਥੇਰੀਆਂ ਦੁਕਾਨਾ ਹੈਗਿਆ ਕਾਫੀ ਵਧੀਆ ਦੁਕਾਨਾ ਨੇ ਕਾਫੀ ਵੱਡਿਆ ਵੱਡਿਆ ਦੁਕਾਨਾ ਨੇ ਉਰੇ ਤੇ ਆਪਣਾ ਸ਼ੇਰੇ ਪੰਜਾਬ market ਹੋਗੀ ਇੱਥੇ ਤੁਹਾਨੂੰ cotton ਦੀ variety ਵਧੀਆ ਮਿਲ ਜੁਗੀ ਚੱਲ ਬੰਦਾ ਜਾਂਦਾ cotton ਦੇ ਕਿਸੇ ਵੀ ਰਿਸ਼ਤੇਦਾਰਾ ਦੇ ਵੀ suit ਵਗੇਰਾ ਲੇਕੇ ਚਲਾ ਜਾਂਦਾ ਤਾਂ ਤੁਸੀਂ ਉੱਥੋਂ ਦੀ ਵੀ ਲੈ ਸਕਦੇ ਹੋ ਹਾਂਜੀ ਹਾਂਜੀ ਠੀਕ ਕਹਿ ਰਹੇ ਹੋ ਤੁਸੀਂ ਅਹ ਤੁਸੀਂ ਥੋੜਾ ਜਾ slow ਹੋਲੀ ਬੋਲੋਗੇ ਤਾਕਿ ਮੈਨੂੰ ਚੰਗੀ ਤਰ੍ਹਾਂ ਸਮਝ ਆਜੇ ਕਿ ਤੁਸੀਂ ਬੋਲ ਕਿ ਰਹੇ ਹੋ ਤਾਕਿ ਮੈਨੂੰ ਥੋੜਾ ਜਾ ਸਮਝ ਆਜੇ ਕਿੱਥੋਂ ਕਿੱਥੋਂ ਤੁਸੀਂ suit ਲੈ ਸਕਦੇ ਹਾਂ ਕੋਈ ਹੋਰ ਸਮਾਨ ਲੈ ਸਕਦੇ ਹਾਂ

ਇਹ ਵੀ ਮਿਲ ਜਾਣਗੇ silk ਦੇ suit ਮਿਲ ਜਾਣਗੇ ਤੁਹਾਨੂੰ ਉਰੇ ਕਾਫੀ

ਬਰਨਾਲਾ silk store ਹੋਗੀ

ਅੱਛਾ ਜੀ ਤੇ ਇੱਕ ਚੀਜ ਮੈਨੂੰ ਥੋੜਾ ਜਿਹਾ ਦੱਸਣਾ ਤੁਸੀਂ ਕਿ ਅਸੀਂ ਅਹ ਫੁਲਕਾਰੀ ਦੁਪੱਟੇ ਕਿੱਥੋ ਅਹ ਵਧੀਆ ਮਿਲ ਸਕਦੇ ਨੇ ਇਹ ਫੁਲਕਾਰੀ ਦੇ ਦੁਪੱਟੇ ਜਿਹੜੇ ਨੇ ਤੁਹਾਨੂੰ ਇਹ ਅਦਾਲਤ ਬਜ਼ਾਰ ਤੋਂ ਹੀ ਮਿਲਣਗੇ ਤੁਹਾਨੂੰ

ਤੇ ਫੁਲਕਾਰੀ ਵੀ ਹੈ ਉਹ ਇੱਕ ਤਰ੍ਹਾਂ ਦੀ ਨਹੀਂ ਹੈਗੀ ਇਹ ਕਾਫੀ ਤਰ੍ਹਾਂ ਦੀ ਫੁਲਕਾਰੀ ਹੈ ਹੁਣ ਅੱਜਕਲ ਲੋਕ online ਵੀ shopping ਕਰੀ ਜਾਂਦੇ ਨੇ ਫੁਲਕਾਰੀ ਦੇ ਦੁਪੱਟੇ ਲਈ ਜਾਂਦੇ ਆ but ਉਹ ਨਾ ਦੋ ਤਰ੍ਹਾਂ ਦੀ ਫੁਲਕਾਰੀ ਹੁੰਦੀ ਹੈ ਜੀ ਇੱਕ ਹੁੰਦੀ ਹੈ ਮਸ਼ੀਨੀ ਫੁਲਕਾਰੀ ਇੱਕ ਹੁੰਦੀ ਹੈ ਹੱਠ ਦੀ ਫੁਲਕਾਰੀ ਜਿਹੜੀ ਹੱਥ ਵਾਲੀ ਫੁਲਕਾਰੀ ਹੁੰਦੀ ਹੈ ਨਾ ਬਹੁਤ ਵਧੀਆ ਹੁੰਦੀ ਹੈ ਅੱਛਾ ਜੀ

ਜਿਹੜੀ ਲੈਕੇ ਇਹਦੇ ਨਾਲ suit ਚ grace ਆ ਜਾਂਦੀ ਹੈ ਇਹ ਤੁਹਾਨੂੰ ਦਸ ਕ ਹਜ਼ਾਰ ਦੀ ਪੈ ਜੁਗੀ ਅੱਛਾ ਤੇ ਅਸੀਂ ਅਹ ਇਹਦੀ ਜਿਹੜੀ ਕੀਮਤ ਹੈ ਉਹ ਦਸ ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਜਾ ਦਸ ਹਜਾਰ ਤਕ ਮਿਲ ਜਾਂਦੀ ਹੈ ਦੇਖੋ ਮੇਰੇ ਮੈਨੂੰ ਤਾਂ ਜਿਆਦਾ ਪਤਾ ਨਹੀਂ ਹੈਗਾ ਵੈਸੇ ਨਾ ਸਾਡੇ ਨਾ ਪਿੱਛੇ ਆਏ ਸੀਗੇ ਬਾਹਰ ਤੋਂ shopping ਕਰਨ ਲਈ ਮੈਂ ਉਹਨਾਂ ਨਾਲ ਗਈ ਸੀਗੀ ਤੇ ਉਹਨਾਂ ਨੇ ਨਾ ਫੁਲਕਾਰੀ ਦਾ ਦੁਪੱਟਾ ਲੀਤਾ ਸੀਗਾ ਅਹ ਅਦਾਲਤ ਬਜ਼ਾਰ ਤੋਂ ਹੀ ਤੇ ਉਹਨਾਂ ਨੇ ਦਸ ਹਜ਼ਾਰ ਦੀ ਲੀਤੀ ਸੀ ਉਹ ਕਹਿੰਦੇ ਪਚੀ ਹਜ਼ਾਰ ਤੱਕ ਦੀ ਵੀ ਮਿਲ ਜਾਂਦੀ ਹੈ

ਅੱਛਾ ਜੀ ਤੇ ਉਹ ਬਾਹਰੋਂ ਕਿੱਥੋਂ ਆਏ ਸੀ ਉਹ ਬਾਹਰ ਤੋਂ ਆਏ ਸੀ ਮੁੰਬਈ ਤੋਂ ਅੱਛਾ ਮੁੰਬਈ ਤੋਂ ਆਏ ਸੀ ਉਹ ਠੀਕ ਹੈ ਜੀ

ਤੇ ਫੁਲਕਾਰੀ ਚ ਜਿਹੜੀ ਜਿਆਦਾਤਰ ਪ੍ਰਸਿਧ ਹੈ ਉਹ ਮੇਰੇ ਖਿਆਲ ਦੇ ਵਿੱਚ ਕੇ ਪਟਿਆਲਾ ਸ਼ਹਿਰ ਦੀ ਹੈ ਹਾਂਜੀ ਉਹ ਪਟਿਆਲਾ ਦੀ ਵੀ ਹੈ ਉਹਦੇ ਨਾਲ ਪੰਜਾਬੀ suit ਵਧੀਆ ਲਗਦਾ ਪਟਿਆਲਾ suit ਅੱਛਾ ਜੀ ਤੇ ਅਹ ਪਟਿਆਲਾ ਮੈਂ ਸੁਣਿਆ ਪਟਿਆਲਾ ਜੁੱਤੀ ਵੀ ਬੜੀ ਪ੍ਰਸਿਧ ਹੈ ਬਾਕੀ ਪੰਜਾਬ ਦੇ ਵਿੱਚ ਤੇ ਬਾਹਰ ਦੇ ਦੇਸ਼ਾ ਦੇ ਵਿੱਚ ਵੀ ਤੇ ਉਹ ਵੀ

ਹਾਂਜੀ ਹਾਂਜੀ ਪਟਿਆਲੇ ਦਾ ਇੱਕ ਬਜ਼ਾਰ ਹੈ ਜਿੱਥੇ ਤੁਹਾਨੂੰ ਸਿਰਫ ਆਹ ਪੰਜਾਬੀ ਜੁੱਤੀ ਹੀ ਮਿਲੂਗੀ ਪੂਰਾ ਬਜ਼ਾਰ ਜਾਓਗੇ ਤੁਸੀਂ ਦੇਖਦੇ ਰਹਿ ਜਾਓਗੇ ਆਹ ਦੁਕਾਨ ਤੇ ਜਾਈਏ ਜਾ ਉਹ ਦੁਕਾਨ ਤੇ ਜਾਈਏ ਇੰਨੇ ਸੋਹਣਿਆ ਸੋਹਣਿਆ ਜੁੱਤੀਆਂ ਨੇ ਗਿਆ or ਜੁੱਤੀਆਂ ਵੀ ਜਿਆਦਾ ਮਹਿੰਗੀਆ ਨੀ ਹੈਗੀਆਂ ਉਹ ਵਾਲੀਆਂ ਅੱਛਾ ਜੀ ਕਿ ਅਹ ਆਪਣਾ ਕਿ ਕੀਮਤ ਹੁੰਦੀ ਹੈ ਜੁੱਤੀਆਂ ਦੀ ਕਿੰਨੇ ਦੀ ਇੱਕ ਜੁੱਤੀ ਮਿਲ ਜਾਂਦੀ ਹੈ ਦੇਖੋ ਮੈਨੂੰ ਤਾਂ ਇਹਨਾਂ ਪਤਾ ਨਹੀਂ ਕਿਉਂਕਿ ਦੇਖੋ ਕਹਿੰਦੇ ਨੇ ਨਾ ਆਪਣੇ ਲੋਕ ਜਿਹੜੇ ਦੂਰ ਤੋਂ ਆਉਂਦੇ ਨੇ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਹੈ ਕਹਿੰਦੇ ਕਿ ਅਸੀਂ ਆਏ ਹਾਂ ਅਸੀਂ ਲੈਕੇ ਜਾਣੀ ਹੈ ਹੁਣ ਸਾਡੇ ਵਰਗੇ ਨੇ ਖਰੀਦਦੇ ਨਹੀਂ ਹੈਗੇ ਲੇਕਿਨ ਇੱਕ ਅੱਧੀ ਖਰੀਦ ਲਈ ਸਾਲ ਡੇਢ ਸਾਲ ਹੋ ਗਿਆ ਲੇਕਿਨ ਲੀਤੀ ਹੈ ਨਿਗੀ ਲੇਕਿਨ ਮੈਨੂੰ ਜਿੱਥੇ ਤੱਕ ਪਤਾ ਚੱਲਿਆ

ਅੱਛਾ ਜੀ ਮਤਲਬ ਤਿੰਨ ਸਾਡੇ ਤਿੰਨ ਸੋ ਦੀ ਪੰਜਾਬੀ ਜੁੱਤੀ ਖਰੀਦ ਸਕਦੇ ਹਾਂ

ਅਹ ਵੱਧ ਤੋਂ ਵੱਧ ਇਹ ਚਾਰ ਸੋ ਦੀ ਹੈ ਜਿੱਦਾ ਜਿੰਨੀ ਮਰਜੀ ਲਈ ਚੱਲੋ ਉਹ ਤਾਂ ਉਹੀ ਹਿਸਾਬ ਹੈ ਜੀ ਜਿੰਨਾ ਗੁੜ ਪਾਈ ਜਾਓਗੇ ਉੰਨਾ ਮਿੱਠਾ ਹੋਈ ਜਾਉਗਾ

ਠੀਕ ਹੈ ਜੀ ਤੇ ਆਪਣਾ ਜੇ ਸਾੜੀਆਂ ਲੈਣੀਆ ਹੋਣ ਤਾਂ ਕਿੱਥੇ ਦੱਸਿਆ ਸੀ ਤੁਸੀਂ ਜੇ ਸਾੜੀਆਂ ਲੈਣੀਆ ਨੇ ਤਾਂ ਤੁਸੀਂ ਆਪਣਾ ਅੰਬਾਲੇ ਜਾਓ ਅੱਛਾ ਜੀ ਅੰਬਾਲੇ ਜਾਣਾ ਪਏਗਾ ਅੰਬਾਲੇ ਕਿੱਥੇ ਕਿਸ ਜਗ੍ਹਾ ਦੇ ਉੱਪਰ ਜਾਣਾ ਪਏਗਾ ਅੰਬਾਲੇ ਨਾ ਵੈਸੇ ਤਾ ਮੈਂ ਇੱਕ ਤੁਹਾਨੂੰ ਕਾਫੀ market ਹੀ ਆ ਕਿਸੀ ਨੂੰ ਵੀ ਪੁੱਛ ਲਓ ਅੰਬਾਲੇ ਅੰਬਾਲੇ ਵੀ ਸਾੜੀਆਂ ਬਹੁਤ ਵਧੀਆ ਮਿਲਦਿਆ ਨੇ ਗਿਆ ਇੱਕ particular ਦੁਕਾਨ ਤੁਹਾਨੂੰ ਦੱਸ ਦਿੰਦੀ ਹਾਂ ਪੂਜਾ ਸਾੜੀ ਉਹ ਦੁਕਾਨ ਇਹਨੀ ਕਿ ਵਧੀਆ ਹੈ ਨਾ ਉੱਥੇ ਹਰੇਕ ਤਰ੍ਹਾਂ ਦੀ ਤੁਹਾਨੂੰ variety ਮਿਲ ਜੁਗੀ ਸਾੜੀ ਤਾਂ ਅੱਜਕਲ ਲਹਿੰਗਾ ਵਾਲੀ ਸਾੜੀਆਂ ਆਂਦਿਆ ਨੇ ਉਹ ਵੀ ਮਿਲ ਜੁਗੀ ਉਹਦੇ ਬਹੁਤ ਵਧੀਆ ਸਾੜੀਆਂ ਮਿਲ ਜਾਣਗੀਆਂ ਉੱਥੇ variety ਬਹੁਤ ਹੈ ਉਸ ਦੁਕਾਨ ਤੇ ਉਹਦੀ ਅੰਬਾਲੇ ਸ਼ਹਿਰ ਦੇ ਵਿੱਚ ਹੀ ਚਾਰ ਤਿੰਨ ਦੁਕਾਨਾ ਹੈਗਿਆ ਮੈਂ ਸੁਣਿਆ ਵੈਸੇ ਕਿ ਅੰਬਾਲੇ ਦੇ ਵਿੱਚ ਕਾਫੀ showroom ਨੇ ਕੱਪੜੇ or ਸਾੜੀਆਂ ਦੇ ਸੂਟਾਂ ਦੇ ਵੀ showroom ਬਹੁਤ ਵਧੀਆ ਨੇ ਉੱਥੇ ਨਹੀਂ ਵੈਸੇ suit ਸਾਟ ਲੇਣੇ ਨੇ ਜੇ ਤੁਸੀਂ suit ਲਈ ਤਾਂ ਪਟਿਆਲਾ ਵਧੀਆ ਜਾ ਲੁਧਿਆਣਾ ਵਧੀਆ ਤੇ ਸਾੜੀਆਂ ਲਈ ਅੰਬਾਲਾ ਵਧੀਆ ਹਾਂਜੀ ਹਾਂਜੀ ਤੁਸੀਂ ਮੇਰੀ ਗੱਲ ਪਹਿਲੇ ਪੂਰੀ ਸੁਣਲੋ ਤੇ ਮੈਂ ਫੇਰ ਭੁੱਲ ਜੁਗਾ ਕਿ ਕਿ ਬੋਲਨਾ ਚਾਹੁੰਦਾ ਸੀ ਤੇ ਮੈਂ ਕਹਿ ਰਿਹਾ ਸੀ ਕਿ ਜਦੋਂ ਅਸੀਂ ਅੰਬਾਲੇ ਇੱਥੋ ਜਾਂਦੇ ਹਾਂ ਜੀ ਦਿੱਲੀ ਵੱਲ ਨੂੰ ਜਾ

ਬੜੇ ਵਧੀਆ ਵਧੀਆ showroom ਅੰਬਾਲੇ ਦੇ ਰਸਤੇ ਵਿੱਚ ਦੇਖੇ ਨੇ ਜਿਹੜੇ ਕਿ ਅਹ ਕਾਫੀ ਵੱਡੇ ਵੱਡੇ ਨੇ ਤੇ ਉਹਨਾਂ ਦੇ ਅੰਦਰ ਮੇਰੇ ਖਿਆਲ ਚ ਕੱਪੜਿਆ ਦਾ ਹੀ ਸਾਰਾ ਕਾਰੋਬਾਰ ਹੁੰਦਾ ਹੈ ਜਿੱਥੇ suit ਸਾੜੀਆਂ ਮਿਲਦੀਆਂ ਨੇ ਉਹ ਬੜੇ ਵਧੀਆ ਅਹ ਤੇ ਬੜੇ ਸੋਹਣੇ showroom ਬਣੇ ਹੋਏ ਨੇ ਤੇ ਅਸੀਂ ਸੋਚਦੇ ਸੀ ਇੱਕ ਵਾਰੀ ਜੇ ਉੱਥੇ ਜਾਕੇ ਦੇਖ ਆਈਏ ਤਾਂ ਕਿੱਦਾ ਦਾ ਰਹੇਗਾ ਹਾਂਜੀ ਉਹ ਵੀ ਬਹੁਤ ਵਧੀਆ ਰਹੂਗਾ ਉੱਥੇ ਕੱਪੜਾ ਬਹੁਤ ਸਸਤਾ ਮਿਲਦਾ ਜਿਹੜੇ ਤੁਸੀਂ ਕਹਿ ਰਹੇ ਹੋ ਨਾ showroom ਦੇਖੋ ਅੰਬਾਲੇ ਤਾ ਇੱਕ ਤੁਹਾਨੂੰ ਗੱਲ ਦਸਦੀ ਹਾਂ ਅੰਬਾਲੇ ਚ ਜੇ ਤੁਸੀਂ ਜਾਣਾ ਤਾਂ ਇਹ ਨਾ ਕਦੇ ਕਹਿਓ ਕਿ ਅਸੀਂ ਬਾਹਰ ਤੋਂ ਆਏ ਹਾਂ ਉਹਨਾਂ ਨੂੰ ਕਦੇ ਵੀ ਨਾ ਦੱਸਣ ਦੋ ਕਿਉਂਕਿ ਉਹਨਾਂ ਦਾ ਪਤਾ ਚੱਲ ਜਾਂਦਾ ਕਿ ਬੰਦਾ ਬਾਹਰ ਤੋਂ ਆਇਆ ਜੇ ਆਪਾਂ ਕਹਾਂਗੇ ਨਾ ਸਾਨੂੰ ਪਤਾ ਨਹੀਂ ਹੈਗਾ ਕੁੱਛ ਵੀ ਅਸੀਂ ਬਾਹਰ ਤੋਂ ਆਏ ਹਾਂ ਤਾਂ ਉਹ ਜਿਹੜਾ ਰੇਟ ਹੈ ਬਹੁਤ ਜਿਆਦਾ ਲਾ ਦਿੰਦੇ ਨੇ ਅੱਛਾ ਜੀ ਤੇ ਉਧਰ ਕੱਪੜੇ ਬਹੁਤ ਸਸਤੇ ਹੈਗੇ ਨੇ ਉਧਰ ਵੀ ਤੇ ਚੰਡੀਗੜ੍ਹ ਦਾ ਅਹ ਕਿਸ ਕਿ ਹਿਸਾਬ ਕਿਤਾਬ ਰਹਿੰਦਾ ਹੈ ਉੱਥੇ ਵੀ ਕੱਪੜੇ ਦੀ market ਹੈਗੀ ਹੈ ਦੇਖੋ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਜੇ ਆਪਾਂ ਚੰਡੀਗੜ੍ਹ ਜੇ ਆਪਾ market ਜਾਂਦੇ ਹਾਂ ਤਾਂ ਉੱਥੇ ਇੱਕ ਬਾਈ ਦੀ market ਹੈ ਇੱਕ ਸਤਾਰਾਂ sector ਹੈ ਉਹ ਵੀ ਉਹ ਬਹੁਤ ਮਹਿੰਗਾ ਤੇ ਇੱਕ ਆ ਜਾਂਦਾ mall ਜਿੱਥੇ ਆ ਜਾਂਦਾ elante mall ਹਾਂਜੀ ਹਾਂਜੀ ਸੁਣਿਆ ਮੈਂ ਨਾਮ elante mall ਦਾ ਬੜਾ ਅਹ ਬੜਾ ਪ੍ਰਸਿਧ mall ਹੈ ਉਹ ਕਹਿੰਦੇ ਉੱਥੇ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੇ ਕੱਪੜੇ ਮਿਲਦੇ ਹਨ ਜਿਵੇਂ ਪਰ suit ਮੇਰੇ ਖਿਆਲ ਚ ਉੱਥੇ ਜਿਹੜੇ ਨੇ ਉਹ ਨਹੀਂ ਮਿਲਦੇ ਨਾ ਜੀ ਉਧਰ suit ਮਿਲਦੇ ਨੇ ਉਧਰ ਜਿਹੜੇ suit ਮਿਲਣਗੇ ਉਹ ਤੁਹਾਨੂੰ ਪਤਾ silk ਵਾਲੇ ਨਹੀਂ ਮਿਲਣਗੇ silk ਵਾਲੇ ਵੀ ਮਿਲਣਗੇ ਉਹ ਉਹ ਜਿਵੇਂ ਹੋ ਗਿਆ ਰੀਤੂ ਕਪੂਰ ਹੋ ਗਿਆ ਠੀਕ ਹੈ ਨਾ ਆਹ ਜਿਹੜੇ brand ਵਗੇਰਾ ਹੋ ਗਏ ਇਹ ਤੁਹਾਨੂੰ ਮਿਲਣਗੇ ਅਹ ਰੀਤੂ ਕੁਮਾਰ ਮੈਂ ਗਲਤੀ ਨਾਲ ਬੋਲਗੀ ਰੀਤੂ ਕਪੂਰ ਨੀ ਰੀਤੂ ਕੁਮਾਰ ਠੀਕ ਹੈ ਰੀਤੂ ਕੁਮਾਰ ਦਾ ਹੈਗਾ designer

ਜੀਨਾ ਜੂਨਾ ਉਧਰ ਅਹਿਜਾ ਵੀ ਮਿਲ ਜਾਂਦਾ ਥੋਨੂੰ ਮਿਲ ਜੁਗਾ ਬਸ ਇਹਨੀ ਗੱਲ ਹੈ ਉੱਥੇ ਪੈਸੇ ਬਹੁਤ ਜਿਆਦਾ ਹੋਣਗੇ ਹਾਂਜੀ ਗੱਲ ਤਾਂ ਤੁਹਾਡੀ ਠੀਕ ਹੈ ਜੀ ਉਹ ਕਿਉਂਕਿ mall ਹੈ ਤੇ ਉਹਦੇ ਅੰਦਰ branded showroom ਨੇ ਸਾਰੇ ਤੇ ਉੱਥੇ ਮਹਿੰਗੇ ਹੀ ਹੋਣਗੇ ਉੱਥੇ ਕੱਪੜੇ

ਤੁਸੀਂ ਦੇਖੋ ਜੇ ਆਪਣੀ madam ਅਹ ਆਪਣੀ ਘਰਵਾਲੀ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਉਹਦੇ ਲਈ ਨਾ ਦਸ ਕ ਹਜ਼ਾਰ ਦੀ ਫੁਲਕਾਰੀ ਦਾ ਦੁਪੱਟਾ ਲਵੋ ਨਾਲ ਉਹਦੇ ਲਈ pure ਦਾ suit ਲਵੋ pure ਦਾ suit ਲੈਕੇ ਹਾਂਜੀ ਹਾਂਜੀ

ਉਸਨੂੰ color ਕਰਾਵੋ ਠੀਕ ਹੈ ਜਿਹੜਾ ਉਹਨਾਂ ਨੂੰ ਪਸੰਦ ਦਾ ਹੋਵੇ but ਉਹ ਕਮ ਸੇ ਕਮ ਅਹ ਘੱਟੋ ਘੱਟ ਵੀਹ ਕ ਹਜ਼ਾਰ ਦਾ suit ਬੰਨ ਜੁਗਾ